ਮਹਾਨ ਤਮਿਲ ਕਵਿਤਰੀ ਅਵੈਯਾਰ ਅਵਵਾਇਰ ਨੇ ਕਿਹਾ ਹੈ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
ਇਸ ਦਾ ਅਰਥ ਹੈ ਕਿ ਅਸੀਂ ਜੋ ਜਾਣਦੇ ਹਾਂ ਉਹ ਸਿਰਫ ਮੁੱਠੀ ਭਰ ਇਕ ਰੇਤ ਹੈ ਲੇਕਿਨ ਜੋ ਅਸੀਂ ਨਹੀਂ ਜਾਣਦੇ ਉਹ ਆਪਣੇ ਆਪ ਵਿੱਚ ਪੂਰੇ ਬ੍ਰਹਿਮੰਡ ਦੇ ਵਾਂਗ ਹੈ ਇਸ ਦੇਸ਼ ਦੀ ਵਿਭਿੰਨਤਾ ਦੇ ਨਾਲ ਵੀ ਅਜਿਹਾ ਹੀ ਹੈ ਜਿੰਨਾ ਜਾਣੀਏ ਓਨਾ ਹੀ ਘੱਟ ਹੈ ਸਾਡੀ ਬਾਇਓਡਾਇਵਰਸਿਟੀ ਵੀ ਪੂਰੀ ਮਨੁੱਖਤਾ ਦੇ ਲਈ ਇਕ ਅਨੋਖਾ ਖਜ਼ਾਨਾ ਹੈ ਜਿਸ ਨੂੰ ਅਸੀਂ ਸਹੇਜਨਾ ਹੈ ਸੁਰੱਖਿਅਤ ਰੱਖਣਾ ਹੈ ਅਤੇ ਐਕਸਪਲੋਰ ਵੀ ਕਰਨਾ ਹੈ

yuvika
ਇਸਰੋ
ਆਈਐਨ ਲਿਖ ਲਿਆ ਨਾ

ਮੇਰੇ ਪਿਆਰੇ ਦੇਸ਼ਵਾਸੀਓ ਹੁਣੇ ਜਿਹੇ ਹੀ ਦੇਸ਼ ਭਰ ਵਿੱਚ ਮਹਾਸ਼ਿਵਰਾਤਰੀ ਦਾ ਤਿਓਹਾਰ ਮਨਾਇਆ ਗਿਆ ਹੈ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਆਸ਼ੀਰਵਾਦ ਦੇਸ਼ ਦੀ ਚੇਤਨਾ ਨੂੰ ਜਾਗ੍ਰਿਤ ਕਰਦਾ ਰਹਿੰਦਾ ਹੈ ਮਹਾਸ਼ਿਵਰਾਤਰੀ ਤੇ ਭੋਲੇ ਬਾਬਾ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤੁਹਾਡੀ ਹਰ ਮਨੋਕਾਮਨਾ ਸ਼ਿਵ ਜੀ ਪੂਰੀ ਕਰਨ ਤੁਸੀਂ ਊਰਜਾਵਾਨ ਰਹੋ ਸਿਹਤਮੰਦ ਰਹੋ ਸੁਖੀ ਰਹੋ ਅਤੇ ਦੇਸ਼ ਦੇ ਪ੍ਰਤੀ ਆਪਣੇ ਫ਼ਰਜ਼ਾਂ ਦਾ ਪਾਲਣ ਕਰਦੇ ਰਹੋ
ਸਾਥੀਓ ਮਹਾਸ਼ਿਵਰਾਤਰੀ ਦੇ ਨਾਲ ਹੀ ਬਸੰਤ ਰੁੱਤ ਦੀ ਸ਼ੋਭਾ ਵੀ ਦਿਨੋਦਿਨ ਹੁਣ ਵੱਧਦੀ ਜਾਏਗੀ ਆਉਣ ਵਾਲੇ ਦਿਨਾਂ ਵਿੱਚ ਹੋਲੀ ਦਾ ਵੀ ਤਿਓਹਾਰ ਹੈ ਇਸ ਦੇ ਤੁਰੰਤ ਬਾਅਦ ਗੁੜੀਪੜਵਾ ਵੀ ਆਉਣ ਵਾਲਾ ਹੈ ਨਵਰਾਤਰੀ ਦਾ ਤਿਓਹਾਰ ਵੀ ਇਸ ਦੇ ਨਾਲ ਜੁੜਿਆ ਹੁੰਦਾ ਹੈ ਰਾਮਨੌਮੀ ਦਾ ਤਿਓਹਾਰ ਵੀ ਆਏਗਾ ਪਰਵ ਅਤੇ ਤਿਓਹਾਰ ਸਾਡੇ ਦੇਸ਼ ਵਿੱਚ ਸਮਾਜਿਕ ਜੀਵਨ ਦਾ ਅਭਿੰਨ ਹਿੱਸਾ ਰਹੇ ਹਨ ਹਰ ਤਿਓਹਾਰ ਦੇ ਪਿੱਛੇ ਕੋਈ ਨਾ ਕੋਈ ਸਮਾਜਿਕ ਸੰਦੇਸ਼ ਛੁਪਿਆ ਹੁੰਦਾ ਹੈ ਜੋ ਸਮਾਜ ਨੂੰ ਹੀ ਨਹੀਂ ਪੂਰੇ ਦੇਸ਼ ਨੂੰ ਏਕਤਾ ਵਿੱਚ ਬੰਨ੍ਹ ਕੇ ਰੱਖਦਾ ਹੈ ਹੋਲੀ ਤੋਂ ਬਾਅਦ ਚੇਤਰ ਸ਼ੁਕਲਪ੍ਰਤਿਪਦਾ ਨਾਲ ਭਾਰਤੀ ਬਿਕਰਮੀ ਨਵੇਂ ਸਾਲ ਦੀ ਸ਼ੁਰੂਆਤ ਵੀ ਹੁੰਦੀ ਹੈ ਉਸ ਦੇ ਲਈ ਵੀ ਭਾਰਤੀ ਨਵੇਂ ਸਾਲ ਦੀ ਵੀ ਮੈਂ ਤੁਹਾਨੂੰ ਅਗਾਊਂ ਸ਼ੁਭਕਾਮਨਾਵਾਂ ਦਿੰਦਾ ਹਾਂ
ਮੇਰੇ ਪਿਆਰੇ ਦੇਸ਼ਵਾਸੀਓ ਅਗਲੀ ਮਨ ਕੀ ਬਾਤ ਤੱਕ ਤਾਂ ਮੈਨੂੰ ਲਗਦਾ ਹੈ ਕਿ ਸ਼ਾਇਦ ਵਿਦਿਆਰਥੀ ਇਮਤਿਹਾਨਾਂ ਵਿੱਚ ਰੁੱਝੇ ਹੋਣਗੇ ਜਿਨ੍ਹਾਂ ਦੀ ਪ੍ਰੀਖਿਆ ਪੂਰੀ ਹੋ ਗਈ ਹੋਵੇਗੀ ਉਹ ਮਸਤ ਹੋਣਗੇ ਜੋ ਵਿਅਸਤ ਹਨ ਜੋ ਮਸਤ ਹਨ ਉਨ੍ਹਾਂ ਨੂੰ ਵੀ ਅਨੇਕਾਂ ਸ਼ੁਭਕਾਮਨਾਵਾਂ ਦਿੰਦੇ ਹੋਏ ਆਓ ਅਗਲੀ ਮਨ ਕੀ ਬਾਤ ਦੇ ਲਈ ਅਨੇਕਾਂ ਗੱਲਾਂ ਨੂੰ ਲੈ ਕੇ ਫਿਰ ਤੋਂ ਮਿਲਾਂਗੇ
ਬਹੁਤਬਹੁਤ ਧੰਨਵਾਦ ਨਮਸਕਾਰ